ਇੱਥੇ ਇੱਕ ਔਰਤ ਹੈ ਤਿੰਨ ਔਰਤਾਂ ਹਨ ਜੋਕਿ ਇੱਟਾਂ ਦੇ ਘਰ ਵਿੱਚ ਲਾਗੇ ਖ--

ਇਹ ਇੱਕ ਸ਼ੌਪ ਹੈ ਜਿੱਥੇ ਕੀ ਫਲਾਵਰਸ ਹੈਂ ਬੁੱਕੇ ਹੈ ਤੇ ਲਾਈਟਾਂ ਹੈਂ ਇੱਥੇ ਬਹੁਤ ਤਰਹਾਂ ਦਿਆਂ ਮੂਰਤੀਆਂ ਪਈਆਂ ਹੋਈਆਂ ਹਨ ਬਾਬਾ ਜੀ ਦਿਆਂ।

ਇਥੇ ਲੋਕ ਆਰਾਮ ਨਾਲ ਰਹਿ ਸਕਦੇ ਹਨ ਕੁਝ ਵੀ ਕਰ ਸਕਦੇ ਹਨ ਆਰਾਮ ਨਾਲ ਰਾਤ ਦਿਨ ਰਹਿ ਸਕਦੇ ਹਨ।

ਏਧਰ ਉਦਰ ਜਾ ਰਹੇ ਹਨ ਕੁਝ ਆਦਮੀ ਆਪਣਾ ਮੋਟਰਸਾਈਕਲ ਲੈ ਕੇ ਜਾ ਰਹੇ ਹਨ ਤੇ ਕੁਛ ਇਥੇ ਕੁਝ ਖਰੀਦ ਰਹੇ ਹਨ ਬਹੁਤ ਸੋਹਣਾ ਵਿਊ ਹੈ।

ਕੁਝ ਲੋਕ ਨਹਾ ਰਹੇ ਹਨ ਕੁਝ ਲੋਕ ਮਸਤੀ ਕਰ ਰਹੇ ਹਨ ਬਹੁਤ ਸੋਹਣਾ ਵਿਊ ਆ ਰਿਹਾ ਹੈ।

ਇਥੇ ਬਹੁਤ ਸੋਹਣਾ ਏਰੀਆ ਹੈ ਜੋ ਕਿ ਆਪਾਂ ਕਰ ਸਕਦੇ ਹਨ ਇਹਦੇ ਵਿੱਚ ਆਣ ਕੇ ਬਹੁਤ ਸਾਰੇ ਲੋਕੀ ਆ ਕੇ ਜਹਾਜ਼ ਵੇਖਦੇ ਹਨ।

ਇੱਸ ਦੇ ਮਿਡਲ ਵਿੱਚ ਦੋ ਕੀ ਸੀਨਰੀਆਂ ਲੱਗੀਆਂ ਹੋਈਆਂ ਹਨ ਜੋਕੀ ਬਹੁਤ ਸੋਹਣਾ ਵਿਊ ਦੇ ਰਿਹਾ ਹੈ ਉਪਰ ਮੈਂਨਿਊ ਲੱਗੇ ਹੋਏ ਹਨ।

ਏਹ ਇੱਕ ਏਰੀਆ ਹੈ ਜਿਸਦੇ ਵਿੱਚ ਬੋਹੁਤ ਸੋਹਣੇ ਕੈਬਿਨਸ ਬਣੇ ਹੋਏ ਹਨ ਲੱਗੇ ਬੋਹੁਤ ਸੋਹਣੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ ਸਾਈਨਸ ਹੈਂ ਆਸਟ੍ਰੇਲੀਆ ਕੈਨੇਡਾ ਯੂਰੋਪ੍ ਦੇ।

ਜਿੱਥੇ ਇੱਕ ਟਰੇਨ ਲੰਘਦੀ ਪਈ ਹੈ ਸਟੇਸ਼ਨ ਹੈ ਜਿੱਥੇ ਕਿ ਲੋਕ ਕੁਝ ਚੜ ਰਹੇ ਹਨ ਕੁਝ ਉਤਰ ਰਹੇ ਹਨ ਕੁਝ ਵੇਟ ਕਰ ਰਹੇ ਹਨ।

ਬਹੁਤ ਸੋਹਣਾ ਏਰੀਆ ਹੈ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਹੈ ਕੁਛ ਲਾਈਟਿੰਗ ਹੋਈ ਪਈ ਹੈ।

ਇਹ ਇੱਕ ਸ਼ੋਪ ਹੈ ਜਿਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਐਲ_ਸੀ_ਡੀਆਂ ਲੱਗੀਆਂ ਹੋਈਆਂ ਹਨ ਬਹੁਤ ਸੋਹਣੀ ਲਾਈਟਿੰਗ ਹੋਈ ਪਈ ਹੈ।

ਇਹ ਇੱਕ ਗਰੋਵਰ ਸਿਲਕ ਸਟੋਨ ਦੀ ਮਾਰਕੇਟ ਹੈ ਜਿੱਥੇ ਕੀ ਬੂਸ ਤਰਹਾਂ ਦੇ--